ਜੀਰੋ ਛੇ ਚਾਰ ਚਾਰ ਚਾਰ ਤਿੰਨ ਚਾਰ।

ਦੁਕਾਨ ਦੇ ਬਾਹਰ ਚਿੱਟੇ ਰੰਗ ਦੀ ਗੱਡੀ ਤੇ ਹੋਰ ਵੀ ਬਹੁਤ ਸਾਰੀ ਦੁਕਾਨਾਂ ਬਣੀਆਂ ਹੋਈਐਂ।

ਔਰ ਨੰਬਰ ਵੀ ਲਿਖੇ ਹੋਏ ਆ ਇੱਕ ਦਰਵਾਜਾ ਬਣਿਆ ਹੋਇਆ ਉਹਦੇ ਨਾਲ ਇੱਕ ਕੁੰਡਾ ਤੇ ਇੱਕ ਤਾਲਾ ਵੀ ਲੱਗਿਆ ਹੋਇਆ।

ਇਹ ਇੱਕ ਪੈਨਾਸੋਨਿਕ ਦੀ ਦੁਕਾਨ ਹੈ ਦੁਕਾਨ ਦੇ ਅੰਦਰ ਬਹੁਤ ਸਾਰੀ ਐਲਈਡੀਆਂ ਓਵਨ ਫ੍ਰਿਜ ਰੱਖੇ ਹੋਏ ਐ।

ਟੂਲ ਵਗੈਰਾ ਵੀ ਰੱਖੇ ਹੋਏ ਐ ਬਹੁਤ ਸਾਰੇ ਕੰਬਲ ਜੋ ਕਿ ਪੈਕਿੰਗ ਕਰਕੇ ਰੱਖੇ ਹੋਏ ਆ।

ਲਾਈਟਸ ਵਗੈਰਾ ਭੀ ਲੱਗੀਆਂ ਹੋਈਆਂ ਔਰ ਦੋ ਪੱਖੇ ਭੀ ਲੱਗੇ ਹੋਏ ਐ।

ਐ ਇੱਕ ਸਟੇਸ਼ਨਰੀ ਦੀ ਦੁਕਾਨ ਹੈ ਬਹੁਤ ਸਾਰੀ ਕਿਤਾਬਾਂ ਲੱਗੀਆਂ --

ਲਾਈਟਸ ਵੀ ਲੱਗੀਆਂ ਹੋਈਆਂ ਇੱਕ ਏ_ਸੀ ਵੀ ਲੱਗਿਆ ਹੋਇਆ ਇੱਥੇ।

ਇੱਥੇ ਸੱਤ ਡੰਮੀ ਲੱਗੀਆਂ ਹੋਈਐਂ ਜਿਹਨਾਂ ਵਿੱਚ ਇਕ ਡੰਮੀ ਨੇ ਲਾਲ ਰੰਗ ਤੇ ਲਹਿੰਗਾ ਪੀਲੇ ਰੰਗ ਦਾ--

ਇਹ ਇੱਕ ਰੋਡ ਹੈ ਰੋਡ ਦੇ ਦੂਸਰੀ ਸਾਈਡ ਬਹੁਤ ਸਾਰੀ ਪੈਲੀਆਂ ਬਣੀਆਂ ਹੋਈਐਂ ਘਰ ਭੀ ਬਣੇ ਹੋਏ ਐ।

ਇਹ ਇੱਕ ਦੁਕਾਨ ਹੈ ਦੁਕਾਨ ਦੇ ਅੰਦਰ ਬਹੁਤ ਸਾਰੇ ਲੇਜ਼ ਵਗੈਰਾ ਦੇ ਪੈਕੇਟ ਰੱਖੇ ਹੋਏ ਐ।

ਸਵਿਚ ਵਗੈਰਾ ਵੀ ਬਣੇ ਹੋਏ ਆ ਐਡਜਸਟ ਫੈਨ ਵੀ ਲੱਗ ਗਿਆ ਹੋਇਆ।

ਇਹ ਇੱਕ ਦੁਕਾਨ ਹੈ ਦੁਕਾਨ ਦੇ ਅੰਦਰ ਬਹੁਤ ਸਾਰੇ ਸ਼ੈਮਪੋ ਰਸ ਦੇ ਪੈਕਟ ਸੈਲ

ਰੇੜੀ ਲੱਗੀ ਹੋਈ ਹੈ ਦੁਕਾਨ ਤੇ ਲਾਗੇ ਕੱਪੜੇ ਵਗੈਰਾ ਵੀ ਟੰਗੇ ਹੋਏ ਹੈ ਇਕ ਰਕਸ਼ੇ ਵਾਲਾ ਭਾਈ ਵੀ ਹੈਗਾ।

ਪੱਖੇ ਵੀ ਲੱਗੇ ਹੋਏ ਟੇਬਲ ਉੱਤੇ ਪਾਣੀ ਦੀ ਬੋਤਲ ਤੇ ਗਲਾਸ ਵੀ ਰੱਖੇ ਹੋਏ ਆ।